ਹਮ ਬੱਸ ਵਧੀਆ ਅੱਛਾ

ਦੇਖਦੇ ਹਾਂ ਐਂ ਕਰ ਯਾਰ ਮੇਰੇ ਤੇ ਤਾਂ ਦੁਰ ਪੈ ਜਾਣਾ ਨਹੀਂ ਆਪਣੇ ਤਾਂ ਬਥੇਰਾ ਤਾ ਜਿੰਨਾ ਮਰਜ਼ੀ ਲੈ ਜਾਂਦਾ ਭਰ ਕੇ ਦੇਸੀ ਦੇ ਖਾਦ ਦੀਆਂ

ਟ੍ਰੇਕ੍ਟਰ ਕਿਹੜਾ ਤੇਰੇ ਪਾ ਹੁਣ ਟ੍ਰੇਕ੍ਟਰ ਤਾਂ ਫਾਰਮਟ੍ਰੇਕ ਹੈ ਅੱਛਿਆ ਅੱਛਿਆ

ਹਾਂ ਚਲ ਵਧੀਆ ਟ੍ਰੇਕ੍ਟਰ ਤਾਂ ਉਹ ਵੀ ਜਾਨ ਚ ਆ ਪੂਰਾ ਯਾਰ ਕੁੱਝ ਮੁੰਡਾ ਬਾਹਰ ਭੇਜਿਆ ਤਾਂ ਕਰਕੇ ਹੋਗਿਆ ਅੱਛਾ ਤਾਂ ਕਰਕੇ ਹੱਥ ਤੰਗ ਹੈ

ਚੱਲ ਕੋਈ ਨਾ

ਜਮੀਨ ਜਮੀਨ ਤਾਂ ਹੈਗੀ ਆ ਜਮੀਨ ਨਾਲ ਤਾਂ ਚੱਲੋ ਜਾਂਦਾ ਤੋਰੀ ਫੁਲਕਾ ਬਾਅਦ ਚ ਮੁੰਡਾ ਵੀ ਹੱਥ ਵਟਾ ਦੁਗਾ ਹਾਂ ਕਿਹ ਤਾਂ ਰਿਹਾ ਵੀ ਕਰਦਾਂਗਾ

ਚੱਲ ਦੇਖਲਾ ਮੱਕੀ ਵੀ ਬਿਜਲੀ ਅਗਲੀ ਵਾਰ ਐਵੇਂ ਵੀ ਦੇਖਦਾ ਆਹੀ ਤੇਰੇ ਆਲਾ ਕੰਮ ਕਰਦਾ ਜਿਵੇਂ ਆਹ ਕਰਿਆ ਤਾ ਤੈ ਬੀਜੂਗਾ ਇੱਖ ਚ ਹਮ ਹਮ ਗੰਨਾ ਬੀਜ ਕੇ ਉੱਪਰ ਸਰੋਂ ਲਾਦੀ ਪਚਾਸੀ ਤਾਂ ਉ ਵੀ ਲੇਟ ਹੁੰਦਾ ਥੋੜਾ ਜਾ ਖਿੜ ਦਾ ਮਿੱਲ ਮੁੱਲ ਆਲੇ ਇੰਨਾ ਤੰਗ ਨੀ ਕਰਦੇ ਪਚਾਸੀ ਨੂੰ zero ਨਾਨਵੇਂ ਪਾਤਾ ਮਿੱਲ ਆਲੇ ਵੀ ਕਹਿੰਦੇ ਆ ਲਿਆਓ ਫੇਰ

ਇੰਨੇ ਨੂੰ ਸਰੋਂ ਪੱਕਣ ਆਲੀ ਹੁੰਦੀ ਆ ਏ ਜਦ ਨੂੰ ਉਹ ਕਹਿਣ ਲੱਗ ਜਾਂਦੇ ਨੇ

ਬੱਸ ਆਹੀ ਆ urea ਰੇਹ ਤਾਂ ਮਾੜਾ ਜਾ ਧਿਆਨ ਰੱਖਣਾ ਪਏਗਾ ਰੱਖ ਲਈ

ਹਾਂ ਪਲਟਰ ਮਾਰ ਦੀ ਇੱਕ ਵਾਰੀ ਖੇਤ ਚ

ਕਮੇਟੀ ਪਾ ਤੇ ਲੇਆਈ ਪਤਾ ਕੀ ਗੱਲ ਹੈ ਜਿਹੜੀ ਹੁਣ ਕਣਕ ਫੂਸ ਬਹੁਤ ਹੋਊਗਾ ਤੂੜੀ ਤਾਂ ਚੱਲ ਤੂੰ ਬਣਾ ਦੁਗਾ ਫ਼ੇਰ ਵੀ ਰਹ ਤਾਂ ਜਾਣਾ

ਹਾਂ ਪਲਟਰ ਮਾਰਦੀ ਨਾਲੇ ਆਪਣਾ ਨਜ਼ਾਰੇ ਲਈ ਫੂਕਣ ਦੀ ਵੀ ਅੱਗ ਲਾਉਣ ਦੀ ਲੋੜ ਵੀ ਨੀ ਹੈਗੀ ਪਲਟਰ ਮਾਰ ਕੇ ਐਵੇਂ ਜਮੀਨ ਚ ਜਾਣ ਜੀ ਆ ਜਾਂਦੀ ਆ ਹੋਰ ਤਾਂ ਕੁੱਝ ਨੀ

ਹਾਂਜੀ.

ਤੁਹਾਡੇ ਨਾਲ ਗੱਲ ਕਰਨੀ ਸੀ. ਮੈਂ ਕਿਹਾ ਮੇਰੀ ਨਾ skin ਬੜੀ dry dry ਹੋ ਗਈ ਏ ਮੈਂ ਕਿਹਾ ਤੁਹਾਡੇ ਕੋਲ solution ਲਿਆ ਜਾਵੇ hm ਮੋ environment ਵੀ change ਹੋ ਰਿਹਾ ਵਾ ਨਾ ਮੋਸਮ ਵੀ change ਹੁੰਦਾ ਪਿਆ.

lotus ਦਾ ਕਰਦੀ

pimple ਫੇਰ ਹਾਂ ਫਿਰ oily ਵੀ ਏ ਤੁਹਾਡੀ

hm ਉਹ tee zone area ਜਿੱਦਾਂ ਹੋ ਗਿਆ

ਤੇ ਉਹੀ ਹੋ ਗਿਆ chicks ਜਿਹੜੀਆਂ ਤੁਹਾਡੀਆਂ dry ਆ

ਮਾ ਜਿੱਦਾਂ ਮੱਥਾ ਨੱਕ ਤੇ ਥੋਡੀ ਹੋ ਗਈ ਤੁਹਾਡੀ oily

hm ਦੋ ਤਰ੍ਹਾਂ ਦੇ product use ਕਰੋ ਫਿਰ ਤੁਸੀਂ

gel base product use ਕਰੋ ਮਤਲਬ ਕੀ ਜਿਹੜੇ ਪਾਣੀ ਵਾਲੇ ਹੋਣ